ਸਾਥੀਓ ਤੁਸੀਂ ਸਾਰੇ ਕਿਵੇਂ ਹੋ
ਜੈ ਹਿੰਦ ਪ੍ਰਧਾਨ ਮੰਤਰੀ ਜੀ
ਜੈ ਹਿੰਦ
ਸਰ ਮੇਰਾ ਨਾਮ ਜੂਨੀਅਰ ਅੰਡਰ ਆਫਿਸਰ ਤਰੱਨੁਮ ਖਾਨ ਹੈ
ਤਰੱਨੁਮ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ
ਮੈਂ ਦਿੱਲੀ ਦੀ ਰਹਿਣ ਵਾਲੀ ਹਾਂ ਸਰ
ਅੱਛਾ ਤਾਂ ਐਨਸੀਸੀ ਵਿੱਚ ਕਿੰਨੇ ਸਾਲ ਕਿਵੇਂਕਿਵੇਂ ਦੇ ਅਨੁਭਵ ਰਹੇ ਤੁਹਾਡੇ
ਸਰ ਮੈਂ ਐਨਸੀਸੀ ਵਿੱਚ 2017 ਚ ਭਰਤੀ ਹੋਈ ਸੀ ਐਂਡ ਇਹ ਤਿੰਨ ਸਾਲ ਮੇਰੀ ਜ਼ਿੰਦਗੀ ਦੇ ਸਭ ਤੋਂ ਬਿਹਤਰੀਨ ਸਾਲ ਰਹੇ ਹਨ
ਵਾਹ ਸੁਣ ਕੇ ਬਹੁਤ ਚੰਗਾ ਲਗਿਆ
ਸਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਮੇਰਾ ਸਭ ਤੋਂ ਜ਼ਿਆਦਾ ਚੰਗਾ ਅਨੁਭਵ ਜੋ ਰਿਹਾ ਉਹ ਏਕ ਭਾਰਤ ਸ਼੍ਰੇਸ਼ਠ ਭਾਰਤ ਕੈਂਪ ਵਿੱਚ ਰਿਹਾ ਸੀ ਸਾਡਾ ਇਹ ਕੈਂਪ ਅਗਸਤ ਚ ਹੋਇਆ ਸੀ ਜਿਸ ਵਿੱਚ nerਨੌਰਥ ਈਸਟਰਨ ਰੀਜਨ ਦੇ ਬੱਚੇ ਵੀ ਆਏ ਸਨ ਉਨ੍ਹਾਂ ਕੈਡੇਟਸ ਦੇ ਨਾਲ ਅਸੀਂ 10 ਦਿਨਾਂ ਲਈ ਰਹੇ ਅਸੀਂ ਉਨ੍ਹਾਂ ਦਾ ਰਹਿਣਸਹਿਣ ਸਿੱਖਿਆ ਅਸੀਂ ਵੇਖਿਆ ਕਿ ਉਨ੍ਹਾਂ ਦੀ ਲੈਂਗੁਏਜ ਕੀ ਹੈ
ਉਨ੍ਹਾਂ ਦਾ ਟ੍ਰੈਡੀਸ਼ਨ ਉਨ੍ਹਾਂ ਦਾ ਕਲਚਰ ਅਸੀਂ ਉਨ੍ਹਾਂ ਤੋਂ ਅਜਿਹੀਆਂ ਕਈ ਸਾਰੀਆਂ ਚੀਜ਼ਾਂ ਸਿੱਖੀਆਂ ਜਿਵੇਂ ਵਾਈਜ਼ੋਮ ਦਾ ਮਤਲਬ ਹੁੰਦਾ ਹੈ ਹੈਲੋ
ਉਵੇਂ ਹੀ ਸਾਡੀ ਕਲਚਰਲ ਨਾਈਟ ਹੋਈ ਸੀ ਉਸ ਅੰਦਰ ਉਨ੍ਹਾਂ ਨੇ ਸਾਨੂੰ ਆਪਣਾ ਡਾਂਸ ਸਿਖਾਇਆ ਤੇਹਰਾ ਕਹਿੰਦੇ ਹਨ ਉਨ੍ਹਾਂ ਦੇ ਡਾਂਸ ਨੂੰ ਅਤੇ ਉਨ੍ਹਾਂ ਨੇ ਮੈਨੂੰ ਮੇਖਾਲਾ ਮੇਖੇਲਾ ਪਹਿਨਣਾ ਵੀ ਸਿਖਾਇਆ ਮੈਂ ਸੱਚ ਦੱਸਦੀ ਹਾਂ ਉਸ ਵਿੱਚ ਬਹੁਤ ਖੂਬਸੂਰਤ ਅਸੀਂ ਸਾਰੇ ਲਗ ਰਹੇ ਸਾਂ ਦਿੱਲੀ ਵਾਲੇ ਏਐੱਸ ਵੇਲ ਏਐੱਸ ਸਾਡੇ ਨਾਗਾਲੈਂਡ ਦੇ ਦੋਸਤ ਵੀ ਅਸੀਂ ਉਨ੍ਹਾਂ ਨੂੰ ਦਿੱਲੀ ਦਰਸ਼ਨ ਤੇ ਵੀ ਲੈ ਕੇ ਗਏ ਸਾਂ ਜਿੱਥੇ ਅਸੀਂ ਉਨ੍ਹਾਂ ਨੂੰ ਨੈਸ਼ਨਲ ਵਾਰ ਮੈਮੋਰੀਅਲ ਅਤੇ ਇੰਡੀਆ ਗੇਟ ਵਿਖਾਇਆ ਉੱਥੇ ਅਸੀਂ ਉਨ੍ਹਾਂ ਨੂੰ ਦਿੱਲੀ ਦੀ ਚਾਟ ਵੀ ਖਵਾਈ ਭੇਲਪੁਰੀ ਵੀ ਖਵਾਈ ਲੇਕਿਨ ਉਨ੍ਹਾਂ ਨੂੰ ਥੋੜ੍ਹਾ ਤਿੱਖਾ ਲਗਿਆ ਕਿਉਂਕਿ ਜਿਵੇਂ ਉਨ੍ਹਾਂ ਨੇ ਦੱਸਿਆ ਸਾਨੂੰ ਕਿ ਉਹ ਜ਼ਿਆਦਾਤਰ ਸੌਪ ਪੀਣਾ ਪਸੰਦ ਕਰਦੇ ਹਨ ਥੋੜ੍ਹੀਆਂ ਉਬਲੀਆਂ ਹੋਈਆਂ ਸਬਜ਼ੀਆਂ ਖਾਂਦੇ ਹਨ ਤਾਂ ਉਨ੍ਹਾਂ ਨੂੰ ਖਾਣਾ ਤਾਂ ਏਨਾ ਪਸੰਦ ਨਹੀਂ ਆਇਆ ਪਰ ਉਸ ਦੇ ਇਲਾਵਾ ਅਸੀਂ ਉਨ੍ਹਾਂ ਨਾਲ ਕਾਫੀ picturesਖਿੱਚੀਆਂ ਕਾਫੀ ਅਨੁਭਵ ਅਸੀਂ ਸ਼ੇਅਰ ਕੀਤੇ ਆਪਣੇ
ਤੁਸੀਂ ਉਨ੍ਹਾਂ ਨਾਲ ਸੰਪਰਕ ਬਣਾਈ ਰੱਖਿਆ ਹੈ
ਜੀ ਸਰ ਸਾਡੇ ਸੰਪਰਕ ਉਨ੍ਹਾਂ ਨਾਲ ਹੁਣ ਤੱਕ ਬਣੇ ਹੋਏ ਹਨ
ਚਲੋ ਚੰਗਾ ਕੀਤਾ ਤੁਸੀਂ
ਹੋਰ ਕੌਣ ਹੈ ਸਾਥੀ ਤੁਹਾਡੇ ਨਾਲ
ਜੈ ਹਿੰਦ ਸਰ
ਜੈ ਹਿੰਦ
ਮੈਂ ਸੀਨੀਅਰ ਅੰਡਰ ਆਫਿਸਰ ਸਰੀ ਹਰੀ
ਬੋਲ ਰਿਹਾ ਹਾਂ ਮੈਂ ਬੰਗਲੁਰੂ ਕਰਨਾਟਕਾ ਦਾ ਰਹਿਣ ਵਾਲਾ ਹਾਂ
ਅਤੇ ਤੁਸੀਂ ਕਿੱਥੇ ਪੜ੍ਹਦੇ ਹੋ
ਸਰ ਮੈਂ ਬੰਗਲੁਰੂ ਵਿੱਚ ਕ੍ਰਿਸਟੂਜਯੰਤੀ ਕਾਲੇਜ ਵਿੱਚ
ਅੱਛਾ ਬੰਗਲੁਰੂ ਵਿੱਚ ਹੀ ਹੋ
ਯੇਸ ਸਿਰ
ਮੈਂ ਕੱਲ ਹੀ ਯੂਥ ਐਕਸਚੇਂਜ ਪ੍ਰੋਗਰਾਮ
ਸਿੰਗਾਪੋਰ ਤੋਂ ਵਾਪਸ ਆਇਆ ਸਾਂ
ਬਈ ਵਾਹ
ਹਾਂ ਸਰ
ਤਾਂ ਤੁਹਾਨੂੰ ਮੌਕਾ ਮਿਲ ਗਿਆ ਉੱਥੇ ਜਾਣ ਦਾ
ਯੇਸ ਸਿਰ
ਕਿਵੇਂ ਅਨੁਭਵ ਰਿਹਾ ਸਿੰਗਾਪੁਰ ਵਿੱਚ
ਉੱਥੇ 6 ਸਿਕਸਕਾਊਂਟਰੀ ਆਏ ਸਨ ਜਿਨਾਂ ਵਿੱਚ ਸੀ
ਯੂਨਾਈਟਿਡ ਕਿੰਗਡਮ ਯੂਨਾਈਟਿਡ ਸਟੇਟਸ ਓਐਫ ਅਮੇਰਿਕਾ ਸਿੰਗਾਪੋਰ ਬਰੂਨੇਈ ਹੋਂਗਕੌਂਗ ਅਤੇ Nepal ਇੱਥੇ ਅਸੀਂ ਕੰਬੈਟ ਲੈਸਨਜ਼ ਅਤੇ ਇੰਟਰਨੈਸ਼ਨਲ ਮਿਲੀਟਰੀ ਐਕਸਰਸਾਈਜ਼ ਦਾ ਇੱਕ ਐਕਸਚੇਂਜ ਸਿੱਖਿਆ ਸੀ ਇੱਥੇ ਸਾਡਾ ਪਰਫਾਰਮੈਂਸ ਕੁਝ ਹੀ ਅਲੱਗ ਸੀ ਸਿਰ ਇਨ੍ਹਾਂ ਵਿੱਚੋਂ ਸਾਨੂੰ ਵਾਟਰ ਸਪੋਰਟਸ ਅਤੇ ਐਡਵੈਂਚਰ ਐਕਟੀਵਿਟੀਜ਼ ਸਿਖਾਈਆਂ ਸਨ ਅਤੇ ਵਾਟਰ ਪੋਲੋ ਟੂਰਨਾਮੈਂਟ ਵਿੱਚ ਇੰਡੀਆ ਟੀਮ ਨੇ ਜਿੱਤ ਹਾਸਲ ਕੀਤੀ ਸੀ ਸਿਰ ਅਤੇ ਕਲਚਰਲ ਵਿੱਚ ਅਸੀਂ ਓਵਰਲ ਪਰਫਾਰਮਰਜ਼ ਸਾਂ ਸਿਰ ਸਾਡਾ ਡ੍ਰਿਲ ਅਤੇ ਵਰਡ ਓਐਫ ਕਮਾਂਡ ਬਹੁਤ ਚੰਗਾ ਲੱਗਾ ਸੀ ਸਿਰ ਉਨ੍ਹਾਂ ਨੂੰ
ਤੁਸੀਂ ਕਿੰਨੇ ਲੋਕ ਸੀ ਹਰੀ
20 ਲੋਕ ਸਿਰ ਅਸੀਂ 10 ਟੇਨ ਬੋਏ 10 ਟੈਂਗਿਰਲ ਸਾਂ ਸਿਰ
ਅੱਛਾ ਭਾਰਤ ਦੇ ਸਾਰੇ ਵੱਖਵੱਖ ਰਾਜਾਂ ਤੋਂ ਸਨ ਸਾਰੇ
ਹਾਂ ਸਰ
ਚਲੋ ਤੁਹਾਡੇ ਸਾਰੇ ਸਾਥੀ ਤੁਹਾਡਾ ਅਨੁਭਵ ਸੁਣਨ ਦੇ ਲਈ ਬਹੁਤ ਉਤਸੁਕ ਹੋਣਗੇ ਲੇਕਿਨ ਮੈਨੂੰ ਚੰਗਾ ਲਗਿਆ ਹੋਰ ਕੌਣ ਹੈ ਤੁਹਾਡੇ ਨਾਲ
ਜੈ ਹਿੰਦ ਸਰ
ਜੈ ਹਿੰਦ
ਮੇਰਾ ਨਾਮ ਹੈ ਸੀਨੀਅਰ ਅੰਡਰ ਆਫਿਸਰ ਵਿਨੋਲੇ ਕਿਸੋਮੈਂ ਨੌਰਥ ਈਸਟਰਨ ਰੀਜਨ ਨਾਗਾਲੈਂਡਸਟੇਟ ਦਾ ਹਾਂ ਸਰ
ਹਾਂ ਵਿਨੋਲੇ ਦੱਸੋ ਕੀ ਅਨੁਭਵ ਹੈ ਤੁਹਾਡਾ
ਸਰ ਮੈਂ ਐਸਟੀ josephਸ ਕਾਲੇਜJakhama ਆਟੋਨੋਮਸ ਵਿੱਚ ਪੜ੍ਹਾਈ ਕਰ ਰਿਹਾ ਹਾਂ b
ਏ ਹਿਸਟਰੀ ਹੋਨਰਜ਼ ਵਿੱਚ ਮੈਂ 2017 ਸਾਲ ਵਿੱਚ ਐਨਸੀਸੀ ਜੋਇਨ ਕੀਤੀ ਅਤੇ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਤੇ ਚੰਗਾ ਡਿਸਾਈਜ਼ਨ ਸੀ ਸਰ
ਐਨਸੀਸੀ ਦੇ ਕਾਰਣ ਹਿੰਦੁਸਤਾਨ ਵਿੱਚ ਕਿੱਥੇਕਿੱਥੇ ਜਾਣ ਦਾ ਮੌਕਾ ਮਿਲਿਆ ਹੈ
ਸਰ ਮੈਂ ਐਨਸੀਸੀ ਜੋਇਨ ਕੀਤਾ ਅਤੇ ਬਹੁਤ ਸਿੱਖਿਆ ਸੀ ਅਤੇ ਮੈਨੂੰ ਅਪੋਰਚੂਨਿਟੀਜ਼ ਵੀ ਬਹੁਤ ਮਿਲੀਆਂ ਸਨ ਅਤੇ ਮੇਰਾ ਇੱਕ ਐਕਸਪੀਰੀਐਂਸ ਸੀ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਮੈਂ ਇਸ ਸਾਲ 2019 ਜੂਨ ਮਹੀਨੇ ਤੋਂ ਇੱਕ ਕੈਂਪ ਅਟੈਂਡ ਕੀਤਾ ਉਹ ਹੈ ਕੰਬਾਈਂਡ ਐਨੂਅਲ ਟਰੇਨਿੰਗ ਕੈਂਪ ਅਤੇ ਉਹ ਸੈਜ਼ੋਲੀਕੋਲੇਜ ਕੋਹਿਮਾ ਵਿੱਚ ਹੇਲਡ ਕੀਤਾ ਇਹ ਕੈਂਪ 400 ਕੈਡੇਟਸ ਨੇ ਅਟੈਂਡ ਕੀਤਾ
ਤਾਂ ਨਾਗਾਲੈਂਡ ਵਿੱਚ ਸਾਰੇ ਤੁਹਾਡੇ ਸਾਥੀ ਜਾਨਣਾ ਚਾਹੁੰਦੇ ਹੋਣਗੇ ਹਿੰਦੁਸਤਾਨ ਵਿੱਚ ਕਿੱਥੇ ਗਏ ਕੀਕੀ ਦੇਖਿਆ ਸਾਰੇ ਅਨੁਭਵ ਸੁਣਾਉਦੇ ਹੋ ਸਾਰਿਆਂ ਨੂੰ
ਯੇਸ ਸਿਰ
ਹੋਰ ਕੌਣ ਹੈ ਤੁਹਾਡੇ ਨਾਲ
ਜੈ ਹਿੰਦ ਸਰ ਮੇਰਾ ਨਾਮ ਜੂਨੀਅਰ ਅੰਡਰ ਆਫਿਸਰ
ਅਖਿਲ ਹੈ
ਹਾਂ ਅਖਿਲ ਦੱਸੋ
ਮੈਂ ਰੋਹਤਕ ਹਰਿਆਣਾ ਦਾ ਰਹਿਣ ਵਾਲਾ ਹਾਂ ਸਰ
ਮੈਂ ਦਿਆਲ ਸਿੰਘ ਕਾਲਜ ਦਿੱਲੀ ਯੂਨੀਵਰਸਿਟੀ ਤੋਂ ਫਿਜ਼ਿਕਸ ਹੋਨਰਜ਼ ਕਰ ਰਿਹਾ ਹਾਂ
ਮੈਨੂੰ ਐਨਸੀਸੀ ਵਿੱਚ ਸਭ ਤੋਂ ਚੰਗਾ ਡਿਸਿਪਲਾਈਨ ਲਗਿਆ ਹੈ ਸਰ
ਇਸ ਨੇ ਮੈਨੂੰ ਹੋਰ ਜ਼ਿਆਦਾ ਰਿਸਪਾਂਸਿਬਲ ਸਿਟੀਜ਼ਨ ਬਣਾਇਆ ਹੈ ਸਰ ਐਨਸੀਸੀ ਕੈਡੇਟ ਦੀ ਡ੍ਰਿਲ ਯੂਨੀਫਾਰਮ ਮੈਨੂੰ ਬੇਹੱਦ ਪਸੰਦ ਹੈ
ਕਿੰਨੇ ਕੈਂਪ ਕਰਨ ਦਾ ਮੌਕਾ ਮਿਲਿਆ ਕਿੱਥੇਕਿੱਥੇ ਜਾਣ ਦਾ ਮੌਕਾ ਮਿਲਿਆ
ਮੈਂ 3 ਕੈਂਪ ਕੀਤੇ ਹਨ ਸਰ ਹੁਣੇ ਜਿਹੇ ਹੀ ਮੈਂ ਇੰਡੀਅਨ ਮਿਲੀਟਰੀ ਅਕੈਡਮੀ ਦੇਹਰਾਦੂਨ ਵਿੱਚ ਅਟੈਚਮੈਂਟ ਕੈਂਪ ਦਾ ਹਿੱਸਾ ਰਿਹਾ ਹਾਂ
ਕਿੰਨੇ ਸਮੇਂ ਦਾ ਸੀ
ਇਹ 13 ਦਿਨ ਦਾ ਕੈਂਪ ਸੀ ਸਰ
ਸਰ ਮੈਂ ਉੱਥੇ ਭਾਰਤੀ ਫੌਜ ਵਿੱਚ ਅਫਸਰ ਕਿਵੇਂ ਬਣਦੇ ਹਨ ਉਸ ਨੂੰ ਬੜੇ ਨਜ਼ਦੀਕ ਤੋਂ ਦੇਖਿਆ ਹੈ ਅਤੇ ਉਸ ਤੋਂ ਬਾਅਦ ਮੇਰਾ ਭਾਰਤੀ ਫੌਜ ਵਿੱਚ ਅਫਸਰ ਬਣਨ ਦਾ ਸੰਕਲਪ ਹੋਰ ਜ਼ਿਆਦਾ ਪੱਕਾ ਹੋਇਆ ਹੈ ਸਰ
ਅਤੇ ਸਰ ਮੈਂ ਰਿਪਬਲਿਕ ਡੇਅ ਪਰਦੇ ਵਿੱਚ ਵੀ ਹਿੱਸਾ ਲਿਆ ਸੀ ਅਤੇ ਉਹ ਮੇਰੇ ਲਈ ਤੇ ਮੇਰੇ ਪਰਿਵਾਰ ਦੇ ਲਈ ਬਹੁਤ ਹੀ ਫ਼ਖਰ ਦੀ ਗੱਲ ਸੀ
ਸ਼ਾਬਾਸ਼
ਮੇਰੇ ਤੋਂ ਜ਼ਿਆਦਾ ਖੁਸ਼ੀ ਮੇਰੀ ਮਾਂ ਨੂੰ ਸੀ ਸਰ ਜਦੋਂ ਅਸੀਂ ਸਵੇਰੇ 2 ਵਜੇ ਉੱਠ ਕੇ ਰਾਜਪੱਥ ਤੇ ਪ੍ਰੈਕਟਿਸ ਕਰਨ ਜਾਂਦੇ ਸਾਂ ਤਾਂ ਜੋਸ਼ ਸਾਡੇ ਵਿੱਚ ਇੰਨਾ ਹੁੰਦਾ ਸੀ ਕਿ ਉਹ ਵੇਖਣ ਲਾਇਕ ਸੀ ਬਾਕੀ ਫੋਰਸਿਸ ਕੰਟਿੰਜੈਂਟ ਦੇ ਲੋਕ ਉਹ ਸਾਨੂੰ ਇੰਨਾ ਉਤਸ਼ਾਹਿਤ ਕਰਦੇ ਸਨ ਰਾਜਪੱਥ ਤੇ ਮਾਰਚ ਕਰਦੇ ਸਮੇਂ ਸਾਡੇ ਰੌਂਗਟੇ ਖੜ੍ਹੇ ਹੋ ਜਾਂਦੇ ਸਨ ਸਰ
ਚਲੋ ਤੁਹਾਡੇ ਚਾਰਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਅਤੇ ਉਹ ਵੀ ਐਨਸੀਸੀ ਡੇਅ ਤੇ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਮੇਰਾ ਵੀ ਸੁਭਾਗ ਰਿਹਾ ਹੈ ਕਿ ਮੈਂ ਵੀ ਬਚਪਨ ਵਿੱਚ ਮੇਰੇ ਪਿੰਡ ਦੇ ਸਕੂਲ ਵਿੱਚ ਐਨਸੀਸੀ ਕੈਡੇਟ ਰਿਹਾ ਸਾਂ ਤਾਂ ਮੈਨੂੰ ਪਤਾ ਹੈ ਕਿ ਇਹ ਡਿਸਿਪਲਾਈਨ ਇਹ ਯੂਨੀਫਾਰਮ ਉਸ ਦੇ ਕਾਰਣ ਜੋ ਕਾਨਫੀਡੈਂਸ ਲੇਵਲ ਵਧਦਾ ਹੈ ਇਹ ਸਾਰੀਆਂ ਚੀਜ਼ਾਂ ਬਚਪਨ ਵਿੱਚ ਮੈਨੂੰ ਇੱਕ ਐਨਸੀਸੀ ਕੈਡੇਟ ਦੇ ਰੂਪ ਵਿੱਚ ਅਨੁਭਵ ਕਰਨ ਦਾ ਮੌਕਾ ਮਿਲਿਆ ਸੀ
ਪ੍ਰਧਾਨ ਮੰਤਰੀ ਜੀ ਮੇਰਾ ਇੱਕ ਸਵਾਲ ਹੈ
ਹਾਂ ਦੱਸੋ
ਕੀ ਸਰ ਤੁਸੀਂ ਵੀ ਇੱਕ ਐਨਸੀਸੀ ਦਾ ਹਿੱਸਾ ਰਹੇ ਹੋ
ਕੌਣ ਵਿਨੋਲੇ ਬੋਲ ਰਹੀ ਹੋ
ਯੇਸ ਸਿਰ ਯੇਸ ਸਿਰ
ਹਾਂ ਵਿਨੋਲੇ ਦੱਸੋ
ਕੀ ਤੁਹਾਨੂੰ ਕਦੇ ਵੀ ਪਨਿਸ਼ਮੈਂਟ ਮਿਲੀ ਸੀ
ਹੱਸ ਕੇ ਇਸ ਦਾ ਮਤਲਬ ਹੈ ਕਿ ਤੁਹਾਨੂੰ ਲੋਕਾਂ ਨੂੰ ਪਨਿਸ਼ਮੈਂਟ ਮਿਲਦੀ ਹੈ
ਜੀ ਨਹੀਂ ਮੇਰੇ ਨਾਲ ਅਜਿਹਾ ਕਦੇ ਹੋਇਆ ਨਹੀਂ ਕਿਉਂਕਿ ਮੈਂ ਬਹੁਤ ਹੀ ਇੱਕ ਤਰ੍ਹਾਂ ਨਾਲ ਡਿਸਿਪਲਾਈਨ ਮੰਨਣ ਵਾਲਾ ਸਾਂ ਲੇਕਿਨ ਇੱਕ ਵਾਰ ਜ਼ਰੂਰ ਮਿਸੁੰਡਰਸਟੈਂਡਿੰਗ ਹੋਈ ਸੀ ਜਦੋਂ ਅਸੀਂ ਕੈਂਪ ਵਿੱਚ ਸਾਂ ਤਾਂ ਮੈਂ ਇੱਕ ਦਰੱਖਤ ਤੇ ਚੜ੍ਹ ਗਿਆ ਸਾਂ ਪਹਿਲਾਂ ਤਾਂ ਇੰਝ ਲੱਗਾ ਕਿ ਮੈਂ ਕੋਈ ਕਾਨੂੰਨ ਤੋੜ ਦਿੱਤਾ ਹੈ ਲੇਕਿਨ ਬਾਅਦ ਵਿੱਚ ਸਾਰਿਆਂ ਨੂੰ ਧਿਆਨ ਵਿੱਚ ਆਇਆ ਕਿ ਉੱਥੇ ਇੱਕ ਪਤੰਗ ਦੀ ਡੋਰ ਵਿੱਚ ਇੱਕ ਪੰਛੀ ਫ਼ਸ ਗਿਆ ਸੀ ਮੈਂ ਉਸ ਨੂੰ ਬਚਾਉਣ ਦੇ ਲਈ ਉੱਥੇ ਚੜ੍ਹ ਗਿਆ ਸਾਂ ਖ਼ੈਰ ਪਹਿਲਾਂ ਤਾਂ ਲੱਗਦਾ ਸੀ ਕਿ ਮੇਰੇ ਤੇ ਕੋਈ ਡਿਸਿਪਲਾਈਨ ਐਕਸ਼ਨ ਹੋਣਗੇ ਲੇਕਿਨ ਬਾਅਦ ਵਿੱਚ ਮੇਰੀ ਬੜੀ ਵਾਹਵਾਹ ਹੋ ਗਈ ਇਸ ਤਰ੍ਹਾਂ ਨਾਲ ਇੱਕ ਵੱਖ ਹੀ ਅਨੁਭਵ ਹੋਇਆ ਮੈਨੂੰ
ਜੀ ਸਰ ਇਹ ਜਾਣ ਕੇ ਬਹੁਤ ਚੰਗਾ ਲੱਗਾ ਸਰ
ਥੈਂਕ ਯੂ
ਮੈਂ ਤਰੱਨੁਮ ਗੱਲ ਕਰ ਰਹੀ ਹਾਂ
ਹਾਂ ਤਰੱਨੁਮ ਦੱਸੋ
ਜੇਕਰ ਤੁਹਾਡੀ ਆਗਿਆ ਹੋਵੇ ਤਾਂ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹਾਂਗੀ ਸਰ
ਜੀ ਜੀ ਦੱਸੋ
ਸਰ ਤੁਸੀਂ ਆਪਣੇ ਸੰਦੇਸ਼ਾਂ ਵਿੱਚ ਸਾਨੂੰ ਕਿਹਾ ਹੈ ਕਿ ਹਰ ਭਾਰਤੀ ਨਾਗਰਿਕ ਨੂੰ 3 ਸਾਲਾਂ ਵਿੱਚ 15 ਜਗ੍ਹਾ ਤਾਂ ਜਾਣਾ ਹੀ ਚਾਹੀਦਾ ਹੈ ਤੁਸੀਂ ਸਾਨੂੰ ਦੱਸਣਾ ਚਾਹੋਗੇ ਕਿ ਸਾਨੂੰ ਕਿੱਥੇ ਜਾਣਾ ਚਾਹੀਦਾ ਹੈ ਅਤੇ ਤੁਹਾਨੂੰ ਕਿਸ ਜਗ੍ਹਾ ਜਾ ਕੇ ਸਭ ਤੋਂ ਚੰਗਾ ਮਹਿਸੂਸ ਹੋਇਆ ਸੀ
ਵੈਸੇ ਮੈਂ ਹਿਮਾਲਿਆ ਨੂੰ ਬਹੁਤ ਪਸੰਦ ਕਰਦਾ ਰਹਿੰਦਾ ਹਾਂ ਹਮੇਸ਼ਾ
ਲੇਕਿਨ ਫਿਰ ਵੀ ਮੈਂ ਭਾਰਤ ਦੇ ਲੋਕਾਂ ਨੂੰ ਅਨੁਰੋਧ ਕਰਾਂਗਾ ਜੇਕਰ ਤੁਹਾਨੂੰ ਕੁਦਰਤ ਨਾਲ ਪਿਆਰ ਹੈ
ਜੀ
ਸੰਘਣੇ ਜੰਗਲ ਝਰਨੇ ਇੱਕ ਵੱਖ ਹੀ ਤਰ੍ਹਾਂ ਦਾ ਮਾਹੌਲ ਵੇਖਣਾ ਹੈ ਤਾਂ ਮੈਂ ਸਾਰਿਆਂ ਨੂੰ ਕਹਿੰਦਾ ਹਾਂ ਤੁਸੀਂ ਨੌਰਥ ਈਸਟ ਜ਼ਰੂਰ ਜਾਓ
ਇਹ ਮੈਂ ਹਮੇਸ਼ਾ ਦੱਸਦਾ ਹਾਂ ਅਤੇ ਉਸ ਦੇ ਕਾਰਣ ਨੌਰਥ ਈਸਟ ਵਿੱਚ ਟੂਰਿਜ਼ਮ ਵੀ ਬਹੁਤ ਵਧੇਗਾ ਈਕੋਨੋਮੀ ਨੂੰ ਵੀ ਬਹੁਤ ਫਾਇਦਾ ਹੋਵੇਗਾ ਅਤੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਸੁਪਨੇ ਨੂੰ ਵੀ ਉੱਥੇ ਮਜ਼ਬੂਤੀ ਮਿਲੇਗੀ
ਲੇਕਿਨ ਹਿੰਦੁਸਤਾਨ ਵਿੱਚ ਹਰ ਜਗ੍ਹਾ ਤੇ ਬਹੁਤ ਕੁਝ ਵੇਖਣ ਵਾਲਾ ਹੈ ਅਧਿਐਨ ਕਰਨ ਵਾਲਾ ਹੈ ਅਤੇ ਇੱਕ ਤਰ੍ਹਾਂ ਆਤਮਾ ਸਾਫ ਕਰਨ ਜਿਹਾ ਹੈ
ਪ੍ਰਧਾਨ ਮੰਤਰੀ ਜੀ ਮੈਂ ਸ਼੍ਰੀ ਹਰੀ ਬੋਲ ਰਿਹਾ ਹਾਂ
ਜੀ ਹਰੀ ਦੱਸੋ
ਮੈਂ ਤੁਹਾਡੇ ਕੋਲੋਂ ਜਾਨਣਾ ਚਾਹੁੰਦਾ ਹਾਂ ਕਿ ਤੁਸੀਂ ਇੱਕ ਪੋਲੀਟੀਸ਼ੀਅਨ ਨਾ ਹੁੰਦੇ ਤਾਂ ਤੁਸੀਂ ਕੀ ਹੁੰਦੇ
ਹੁਣ ਇਹ ਤਾਂ ਬੜਾ ਮੁਸ਼ਕਿਲ ਸਵਾਲ ਹੈ ਕਿਉਂਕਿ ਹਰ ਬੱਚੇ ਦੇ ਜੀਵਨ ਵਿੱਚ ਕਈ ਪੜਾਅ ਆਉਂਦੇ ਹਨ ਕਦੇ ਇਹ ਬਣਨ ਦਾ ਮਨ ਕਰਦਾ ਹੈ ਕਦੇ ਉਹ ਬਣਨ ਦਾ ਮਨ ਕਰਦਾ ਹੈ ਲੇਕਿਨ ਇਹ ਗੱਲ ਸਹੀ ਹੈ ਕਿ ਮੇਰਾ ਰਾਜਨੀਤੀ ਵਿੱਚ ਜਾਣ ਦਾ ਮਨ ਨਹੀਂ ਸੀ ਨਾ ਹੀ ਕਦੇ ਸੋਚਿਆ ਸੀ ਲੇਕਿਨ ਹੁਣ ਪਹੁੰਚ ਗਿਆ ਹਾਂ ਤਾਂ ਜੀਜਾਨ ਨਾਲ ਦੇਸ਼ ਦੇ ਕੰਮ ਆਵਾਂ ਉਸ ਦੇ ਲਈ ਸੋਚਦਾ ਰਹਿੰਦਾ ਹਾਂ ਅਤੇ ਇਸ ਲਈ ਹੁਣ ਮੈਂ ਇੱਥੇ ਨਾ ਹੁੰਦਾ ਤਾਂ ਕਿੱਥੇ ਹੁੰਦਾ ਇਹ ਸੋਚਣਾ ਹੀ ਨਹੀਂ ਚਾਹੀਦਾ ਮੈਨੂੰ ਹੁਣ ਤਾਂ ਜੀਜਾਨ ਨਾਲ ਜਿੱਥੇ ਹਾਂ ਉੱਥੇ ਜੀਅ ਭਰ ਕੇ ਜਿਊਣਾ ਚਾਹੀਦਾ ਹੈ ਜੀਜਾਨ ਨਾਲ ਜੁਟਣਾ ਚਾਹੀਦਾ ਹੈ ਅਤੇ ਜੰਮ ਕੇ ਦੇਸ਼ ਦੇ ਲਈ ਕੰਮ ਕਰਨਾ ਚਾਹੀਦਾ ਹੈ ਨਾ ਦਿਨ ਵੇਖਣਾ ਹੈ ਨਾ ਰਾਤ ਵੇਖਣੀ ਹੈ ਬਸ ਇਸੇ ਇਕ ਮਕਸਦ ਨਾਲ ਆਪਣੇ ਆਪ ਨੂੰ ਮੈਂ ਖ਼ਪਾ ਦਿੱਤਾ ਹੈ
ਪ੍ਰਧਾਨ ਮੰਤਰੀ ਜੀ
ਤੁਸੀਂ ਦਿਨ ਵਿੱਚ ਇੰਨੇ ਬਿਊਜ਼ੀ ਰਹਿੰਦੇ ਹੋ ਤਾਂ ਮੇਰੀ ਇਹ ਜਿਗਿਆਸਾ ਸੀ ਜਾਨਣ ਦੀ ਕਿ ਤੁਹਾਨੂੰ ਟੀ
ਵੇਖਣ ਦਾ ਫ਼ਿਲਮ ਵੇਖਣ ਦਾ ਜਾਂ ਕਿਤਾਬ ਪੜ੍ਹਨ ਦਾ ਸਮਾਂ ਮਿਲਦਾ ਹੈ
ਵੈਸੇ ਮੇਰੀ ਕਿਤਾਬ ਪੜ੍ਹਨ ਦੀ ਰੁਚੀ ਤਾਂ ਰਹਿੰਦੀ ਸੀ ਫ਼ਿਲਮ ਵੇਖਣ ਦੀ ਕਦੇ ਰੁਚੀ ਨਹੀਂ ਰਹੀ ਉਸ ਵਿੱਚ ਸਮੇਂ ਦਾ ਬੰਧਨ ਤਾਂ ਨਹੀਂ ਹੈ ਅਤੇ ਨਾ ਹੀ ਉਸ ਤਰ੍ਹਾਂ ਨਾਲ ਟੀ
ਵੇਖ ਪਾਉਂਦਾ ਹਾਂ ਬਹੁਤ ਘੱਟ ਕਦੇਕਦੇ ਪਹਿਲਾਂ ਡਿਸਕਵਰੀ ਚੈਨਲ ਵੇਖਿਆ ਕਰਦਾ ਸਾਂ ਜਿਗਿਆਸਾ ਦੇ ਕਾਰਣ ਅਤੇ ਕਿਤਾਬਾਂ ਪੜ੍ਹਦਾ ਸਾਂ ਲੇਕਿਨ ਇਨ੍ਹਾਂ ਦਿਨਾਂ ਵਿੱਚ ਤਾਂ ਨਹੀਂ ਪੜ੍ਹ ਪਾਉਂਦਾ ਅਤੇ ਦੂਸਰਾ ਗੂਗਲ ਦੇ ਕਾਰਣ ਵੀ ਆਦਤਾਂ ਖ਼ਰਾਬ ਹੋ ਗਈਆਂ ਹਨ ਕਿਉਂਕਿ ਜੇਕਰ ਕਿਸੇ ਰੈਫਰੈਂਸ ਨੂੰ ਵੇਖਣਾ ਹੈ ਤਾਂ ਤੁਰੰਤ ਸ਼ਾਰਟਕਟ ਲੱਭ ਲੈਂਦੇ ਹਾਂ ਤਾਂ ਕੁਝ ਆਦਤਾਂ ਜੋ ਸਾਰਿਆਂ ਦੀਆਂ ਵਿਗੜੀਆਂ ਹਨ ਮੇਰੀ ਵੀ ਵਿਗੜੀ ਹੈ ਚਲੋ ਦੋਸਤੋ ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ ਅਤੇ ਮੈਂ ਤੁਹਾਡੇ ਮਾਧਿਅਮ ਨਾਲ ਐਨਸੀਸੀ ਦੇ ਸਾਰੇ ਕੈਡੇਟਸ ਨੂੰ ਬਹੁਤਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਬਹੁਤਬਹੁਤ ਧੰਨਵਾਦ ਦੋਸਤੋ ਥੈਂਕ ਯੂ
ਸਾਰੇ ਐਨਸੀਸੀ ਕੈਡੇਟਸ ਬਹੁਤਬਹੁਤ ਧੰਨਵਾਦ ਸਰ ਥੈਂਕ ਯੂ
ਥੈਂਕ ਯੂ ਥੈਂਕ ਯੂ
ਸਾਰੇ ਐਨਸੀਸੀ ਕੈਡੇਟਸ ਜੈ ਹਿੰਦ ਸਰ
ਸਾਰੇ ਐਨਸੀਸੀ ਕੈਡੇਟਸ ਜੈ ਹਿੰਦ ਸਰ
ਜੈ ਹਿੰਦ ਜੈ ਹਿੰਦ
ਮੇਰੇ ਪਿਆਰੇ ਦੇਸ਼ਵਾਸੀਓ ਸਾਨੂੰ ਸਾਰੇ ਭਾਰਤ ਵਾਸੀਆਂ ਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ 7 ਦਸੰਬਰ ਨੂੰ ਆਰਮਡ ਫੋਰਸਿਸ ਫਲੈਗ ਡੇਅ ਮਨਾਇਆ ਜਾਂਦਾ ਹੈ ਇਹ ਉਹ ਦਿਨ ਹੈ ਜਦੋਂ ਅਸੀਂ ਆਪਣੇ ਵੀਰ ਸੈਨਿਕਾਂ ਨੂੰ ਉਨ੍ਹਾਂ ਦੀ ਬਹਾਦਰੀ ਨੂੰ ਉਨ੍ਹਾਂ ਦੇ ਬਲੀਦਾਨ ਨੂੰ ਯਾਦ ਤਾਂ ਕਰਦੇ ਹੀ ਹਾਂ ਲੇਕਿਨ ਯੋਗਦਾਨ ਵੀ ਕਰਦੇ ਹਾਂ ਸਿਰਫ ਸਨਮਾਨ ਦਾ ਭਾਵ ਇੰਨੇ ਨਾਲ ਗੱਲ ਬਣਦੀ ਨਹੀਂ ਹੈ ਸਹਿਭਾਗ ਵੀ ਜ਼ਰੂਰੀ ਹੁੰਦਾ ਹੈ ਅਤੇ 7 ਦਸੰਬਰ ਨੂੰ ਹਰ ਨਾਗਰਿਕ ਨੂੰ ਅੱਗੇ ਆਉਣਾ ਚਾਹੀਦਾ ਹੈ ਹਰ ਇੱਕ ਦੇ ਕੋਲ ਉਸ ਦਿਨ ਆਰਮਡ ਫੋਰਸਿਸ ਦਾ ਫਲੈਗ ਹੋਣਾ ਹੀ ਚਾਹੀਦਾ ਹੈ ਅਤੇ ਹਰ ਕਿਸੇ ਦਾ ਯੋਗਦਾਨ ਵੀ ਹੋਣਾ ਚਾਹੀਦਾ ਹੈ ਆਓ ਇਸ ਮੌਕੇ ਤੇ ਅਸੀਂ ਆਪਣੀ ਆਰਮਡ ਫੋਰਸਿਸ ਦੇ ਅਨੋਖੇ ਹੌਸਲੇ ਵੀਰਤਾ ਅਤੇ ਸਮਰਪਣ ਭਾਵ ਦੇ ਪ੍ਰਤੀ ਆਭਾਰ ਵਿਅਕਤ ਕਰੀਏ ਅਤੇ ਵੀਰ ਸੈਨਿਕਾਂ ਨੂੰ ਯਾਦ ਕਰੀਏ
ਮੇਰੇ ਪਿਆਰੇ ਦੇਸ਼ਵਾਸੀਓ ਭਾਰਤ ਵਿੱਚ ਫਿਟ ਇੰਡੀਆ ਮੂਵਮੈਂਟ ਤੋਂ ਤਾਂ ਤੁਸੀਂ ਜਾਣੂ ਹੋ ਹੀ ਗਏ ਹੋਵੋਗੇ ਸੀਬੀਐਸਈ ਨੇ ਇਕ ਸ਼ਲਾਘਾਯੋਗ ਪਹਿਲ ਕੀਤੀ ਹੈ ਫਿਟ ਇੰਡੀਆ ਹਫ਼ਤੇ ਦੀ ਸਕੂਲਜ਼ ਫਿਟ ਇੰਡੀਆ ਹਫ਼ਤਾ ਦਸੰਬਰ ਮਹੀਨੇ ਚ ਕਦੇ ਵੀ ਮਨਾ ਸਕਦੇ ਹਨ ਇਸ ਵਿੱਚ ਫਿਟਨੈੱਸ ਨੂੰ ਲੈ ਕੇ ਕਈ ਤਰ੍ਹਾਂ ਦੇ ਆਯੋਜਨ ਕੀਤੇ ਜਾਣੇ ਹਨ

ਸਭ ਤੋਂ ਪਹਿਲਾਂ ਤਾਂ ਰਮੇਸ਼ ਜੀ ਤੁਹਾਡਾ ਬਹੁਤਬਹੁਤ ਧੰਨਵਾਦ ਕਿ ਤੁਸੀਂ ਮਨ ਕੀ ਬਾਤ ਦੇ ਮਾਧਿਅਮ ਨਾਲ ਦੇਸ਼ਵਾਸੀਆਂ ਨਾਲ ਇਹ ਗੱਲ ਸ਼ੇਅਰ ਕਰਨ ਦਾ ਨਿਸ਼ਚਾ ਕੀਤਾ ਤੁਸੀਂ ਦੁੱਖ ਵੀ ਵਿਅਕਤ ਕੀਤਾ ਹੈ ਕਿ ਇੰਨੀ ਮਹੱਤਵਪੂਰਨ ਗੱਲ ਦੀ ਕੋਈ ਵਿਆਪਕ ਚਰਚਾ ਨਹੀਂ ਹੁੰਦੀ ਪ੍ਰਚਾਰ ਨਹੀਂ ਹੁੰਦਾ ਤੁਹਾਡਾ ਦੁੱਖ ਮੈਂ ਸਮਝ ਸਕਦਾ ਹਾਂ ਦੇਸ਼ ਵਿੱਚ ਜ਼ਿਆਦਾ ਲੋਕ ਇਸ ਵਿਸ਼ੇ ਵਿੱਚ ਨਹੀਂ ਜਾਣਦੇ ਹਨ ਹਾਂ ਜੇਕਰ ਸ਼ਾਇਦ ਕਿਸੇ ਨੇ ਇਸ ਨੂੰ ਇੰਟਰਨੈਸ਼ਨਲ ਰਿਵਰ ਫੈਸਟੀਵਲ ਕਹਿ ਦਿੱਤਾ ਹੁੰਦਾ ਕੁਝ ਬੜੇ ਸ਼ਾਨਦਾਰ ਸ਼ਬਦਾਂ ਦੀ ਵਰਤੋਂ ਕੀਤੀ ਹੁੰਦੀ ਤਾਂ ਸ਼ਾਇਦ ਸਾਡੇ ਦੇਸ਼ ਵਿੱਚ ਕੁਝ ਲੋਕ ਹਨ ਜੋ ਜ਼ਰੂਰ ਉਸ ਤੇ ਕੁਝ ਨਾ ਕੁਝ ਚਰਚਾ ਕਰਦੇ ਅਤੇ ਪ੍ਰਚਾਰ ਵੀ ਹੋ ਜਾਂਦਾ
ਮੇਰੇ ਪਿਆਰੇ ਦੇਸ਼ਵਾਸੀਓ ਪੁਸ਼ਕਰਮ ਪੁਸ਼ਕਰਾਲੂ ਪੁਸ਼ਕਰ ਕੀ ਤੁਸੀਂ ਇਹ ਸ਼ਬਦ ਕਦੇ ਸੁਣੇ ਹਨ ਕੀ ਤੁਸੀਂ ਜਾਣਦੇ ਹੋ ਤੁਹਾਨੂੰ ਪਤਾ ਹੈ ਇਹ ਕੀ ਹੈ ਮੈਂ ਦੱਸਦਾ ਹਾਂ ਇਹ ਦੇਸ਼ ਦੀਆਂ 12 ਵੱਖਵੱਖ ਨਦੀਆਂ ਤੇ ਜੋ ਉਤਸਵ ਆਯੋਜਿਤ ਹੁੰਦੇ ਹਨ ਉਨ੍ਹਾਂ ਦੇ ਭਿੰਨਭਿੰਨ ਨਾਮ ਹਨ ਹਰ ਸਾਲ ਇਕ ਨਦੀ ਤੇ ਯਾਨੀ ਉਸ ਨਦੀ ਦਾ ਨੰਬਰ ਫਿਰ 12 ਸਾਲ ਬਾਅਦ ਲੱਗਦਾ ਹੈ ਅਤੇ ਇਹ ਉਤਸਵ ਦੇਸ਼ ਦੇ ਵੱਖਵੱਖ ਕੋਨੇ ਦੀਆਂ 12 ਨਦੀਆਂ ਤੇ ਹੁੰਦਾ ਹੈ ਵਾਰੀਵਾਰੀ ਨਾਲ ਹੁੰਦਾ ਹੈ ਅਤੇ 12 ਦਿਨ ਚੱਲਦਾ ਹੈ ਕੁੰਭ ਦੇ ਵਾਂਗ ਹੀ ਇਹ ਉਤਸਵ ਵੀ ਰਾਸ਼ਟਰੀ ਏਕਤਾ ਨੂੰ ਵਧਾਵਾ ਦਿੰਦਾ ਹੈ ਅਤੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਦਰਸ਼ਨ ਕਰਵਾਉਦਾ ਹੈ ਪੁਸ਼ਕਰਮ ਇਹ ਅਜਿਹਾ ਉਤਸਵ ਹੈ ਜਿਸ ਵਿੱਚ ਨਦੀ ਦੀ ਮਹਿਮਾ ਨਦੀ ਦਾ ਮਾਣ ਜੀਵਨ ਵਿੱਚ ਨਦੀ ਦੀ ਮਹੱਤਤਾ ਇਕ ਸਹਿਜ ਰੂਪ ਨਾਲ ਉਜਾਗਰ ਹੁੰਦੀ ਹੈ

ਸਾਥੀਓ ਖ਼ਾਸ ਗੱਲ ਇਹ ਵੀ ਹੈ ਕਿ ਸੰਯੁਕਤ ਰਾਸ਼ਟਰ ਨੇ 2019 ਯਾਨੀ ਇਸ ਸਾਲ ਨੂੰ ਇੰਟਰਨੈਸ਼ਨਲ ਯੀਅਰ ਓਐਫ ਇੰਡੀਜੀਨਸ ਲੈਂਗੁਏਜ ਐਲਾਨਿਆ ਹੈ ਯਾਨੀ ਉਨ੍ਹਾਂ ਭਾਸ਼ਾਵਾਂ ਨੂੰ ਸੁਰੱਖਿਅਤ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜੋ ਲੁਪਤ ਹੋਣ ਦੇ ਕੰਢੇ ਹਨ 150 ਸਾਲ ਪਹਿਲਾਂ ਆਧੁਨਿਕ ਹਿੰਦੀ ਦੇ ਜਨਕ ਭਾਰਤੇਂਦੂ ਹਰੀਸ਼ ਚੰਦਰ ਜੀ ਨੇ ਵੀ ਕਿਹਾ ਸੀ ਕਿ
ਨਿਜ ਭਾਸ਼ਾ ਉੱਨਤੀ ਅਹੈ ਸਬ ਉੱਨਤੀ ਕੋ ਮੂਲ
ਗਿਆਨ ਕੇ ਮਿਟਤ ਨ ਹਿਯ ਕੋ ਸੂਲ॥
निज भाषा उन्नति अहै सब उन्नति को मूल
ज्ञान के मिटत न हिय को सूल
ਅਰਥਾਤ ਮਾਤਰ ਭਾਸ਼ਾ ਦੇ ਗਿਆਨ ਤੋਂ ਬਿਨਾ ਤਰੱਕੀ ਸੰਭਵ ਨਹੀਂ ਹੈ ਇਸ ਲਈ ਰੰਗ ਸਮੁਦਾਇ ਦੀ ਇਹ ਪਹਿਲ ਪੂਰੀ ਦੁਨੀਆ ਨੂੰ ਇਕ ਰਾਹ ਵਿਖਾਉਣ ਵਾਲੀ ਹੈ ਜੇਕਰ ਤੁਸੀਂ ਵੀ ਇਸ ਕਹਾਣੀ ਤੋਂ ਪ੍ਰੇਰਿਤ ਹੋਏ ਹੋ ਤਾਂ ਅੱਜ ਤੋਂ ਹੀ ਆਪਣੀ ਮਾਤਰ ਭਾਸ਼ਾ ਜਾਂ ਬੋਲੀ ਦੀ ਖੁਦ ਵਰਤੋਂ ਕਰੋ ਪਰਿਵਾਰ ਨੂੰ ਸਮਾਜ ਨੂੰ ਪ੍ਰੇਰਿਤ ਕਰੋ 19ਵੀਂ ਸਦੀ ਦੇ ਆਖਰੀ ਕਾਲ ਵਿੱਚ ਮਹਾਕਵੀ ਸੁਬਰਾਮਨਿਯਮ ਭਾਰਤੀ ਜੀ ਨੇ ਕਿਹਾ ਸੀ ਅਤੇ ਤਮਿਲ ਵਿੱਚ ਕਿਹਾ ਸੀ ਉਹ ਵੀ ਸਾਡੇ ਵਾਸਤੇ ਬਹੁਤ ਹੀ ਪ੍ਰੇਰਕ ਹਨ ਸੁਬਰਾਮਨਿਯਮ ਭਾਰਤੀ ਜੀ ਨੇ ਤਮਿਲ ਭਾਸ਼ਾ ਵਿੱਚ ਕਿਹਾ ਸੀ
ਮੁੱਪਦੂ ਕੋਡੀ ਮੁਗਮੁਡੈਯਾਲ
ਉਯਿਰ ਮੋਇਮਬੁਰ ਅੋਂਦੁਡੈਯਾਲ
ਇਵਲ ਸੇਪੁ ਮੋਲੀ ਪਧਿਨੇਟੂਡੈਯਾਲ
ਏਨਿਰ ਸਿਰਦਨੈ ਅੋਂਦੁਡੈਯਾਲ
मुप्पदु कोडी मुगमुडैयाळ
उयिर् मोइम्बुर ओंद्दुडैयाळ
इवळ सेप्पु मोळी पधिनेट्टूडैयाळ
ਮੁੱਪੜੂ ਕੋਡੀ ਮੁਗਾਮੁਦਾਯਲ ਏਨਿਲ ਮਾਈਪੁਰਮ ਓਂਦਰੁਦਯਾਲ
ਇਵਲ ਸੇਪੂਮੋਝੀ ਪੜ੍ਹੀਨੇਤੁਦਿਆਲ ਏਨਿਲ ਸਿੰਧਾਨਈ ਓਂਦਰੁਦਯਾਲ
ਅਤੇ ਉਸ ਸਮੇਂ ਇਹ 19ਵੀਂ ਸਦੀ ਦੇ ਅਖੀਰਲੇ ਸਮੇਂ ਦੀ ਗੱਲ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਮਾਤਾ ਦੇ 30 ਕਰੋੜ ਚਿਹਰੇ ਹਨ ਪਰ ਸਰੀਰ ਇਕ ਹੈ ਇਹ 18 ਭਾਸ਼ਾਵਾਂ ਬੋਲਦੀ ਹੈ ਪਰ ਸੋਚ ਇਕ ਹੈ

ਮੇਰੇ ਪਿਆਰੇ ਦੇਸ਼ਵਾਸੀਓ ਠੰਡ ਦਾ ਮੌਸਮ ਸ਼ੁਰੂ ਹੋ ਗਿਆ ਹੈ ਗੁਲਾਬੀ ਠੰਡ ਹੁਣ ਮਹਿਸੂਸ ਹੋ ਰਹੀ ਹੈ ਹਿਮਾਲਿਆ ਦੇ ਕੁਝ ਭਾਗਾਂ ਨੇ ਬਰਫ਼ ਦੀ ਬੁੱਕਲ ਮਾਰਨੀ ਸ਼ੁਰੂ ਕਰ ਦਿੱਤੀ ਹੈ ਲੇਕਿਨ ਇਹ ਮੌਸਮ ਫਿਟ ਇੰਡੀਆ ਮੂਵਮੈਂਟ ਦਾ ਹੈ ਤੁਸੀਂ ਤੁਹਾਡਾ ਪਰਿਵਾਰ ਤੁਹਾਡੇ ਦੋਸਤ ਤੁਹਾਡੇ ਸਾਥੀ ਮੌਕਾ ਨਾ ਗਵਾਓ ਫਿਟ ਇੰਡੀਆ ਮੂਵਮੈਂਟ ਨੂੰ ਅੱਗੇ ਵਧਾਉਣ ਦੇ ਲਈ ਮੌਸਮ ਦਾ ਭਰਪੂਰ ਫਾਇਦਾ ਉਠਾਓ
ਬਹੁਤਬਹੁਤ ਸ਼ੁਭਕਾਮਨਾਵਾਂ ਬਹੁਤਬਹੁਤ ਧੰਨਵਾਦ